ਹਨਾ ਉਹ note ਕਰ ਲੈਂਦੇ ਹਾਂ write ਕਰ ਲੈਂਦੇ ਹਾਂ ਵੀ ਸਾਡਾ ਇਹ paper work ਹੈ ਕੁੱਛ ਵੀ remember ਕਰਨਾ

ਲੈਣੇ ਹਾਂ alarm ਵੀ ਲਗਾਉਂਦੇ ਹਾਂ even reminder ਵਲੀ date ਤੇ alarm ਲਗਾ ਦਿੰਨੇ ਹਾਂ ਵੀ date ਨੂੰ ਸਾਨੂੰ ਆਹ reminder ਆਉਣਾ ਚਾਹੀਦਾ

ਕਿੰਨਾ ਕੁੱਛ ਹਨਾ ਉਹਨੇ ਕੀਤਾ ਹੋਇਆ ਵਧੀਆ ਵੇਸੇ ਇੱਕ ਪਾਸੋਂ ਦੇਖੀਏ ਵਧੀਆ ਵੀ ਹੈ ਜੇ ਕਹਿਏ ਤਾਂ ਨਹੀਂ ਵੀ ਹਨਾ ਚ ਵੀ problem ਆਏਗੀ

ਨਹੀਂ ਤਾਂ ਹੁਣ ਪਿੱਛੇ ਪਹਿਲਾਂ ਇਹੀ ਤਾਂ ਫਾਇਦੇ ਸੀਗੇ ਸਾਰੇ ਇੱਕਠੇ ਇਸੇ ਕਰਕੇ ਤਾਂ ਰਹਿੰਦੇ ਹੁੰਦੇ ਸੀ

ਹਮ ਇੱਕ TV ਹੁੰਦਾ ਸੀ ਸਭ ਨੇ ਜਾਣਾ ਜੇ ਮਹੱਲੇ ਦੇ ਵਿੱਚ ਕਿਸੇ ਦੇ ਘਰ ਨਹੀਂ ਹੈ ਤਾਂ ਦੂਜੇ ਦੇ ਘਰ ਜਾ ਕੇ ਬੈਠ ਜਾਣਾ

ਮੈਂ ਵੀ ਮੈਂ ਨੀ ਦੇਖਿਆ ਮੈਂ ਵੀ ਸੁਣਿਆ ਆਪਣੀ sister ਤੋਂ ਵੀ

ਇੱਕ ਟੇਮ ਆਉਂਦਾ ਹੁੰਦਾ ਸੀ ਤੇ radio ਇਸ ਤੇ ਵੀ song ਆਉਣੇ ਉਹ ਸਵੇਰੇ ਸਵੇਰੇ ਆਉਣੇ ਆ

ਵੀ ਅੱਜ ਅਸੀਂ ਗਾਣੇ ਸੁਣਨੇ ਨੇ ਤੇ ਹੁਣ ਉਹ ਜਦੋਂ ਮਰਜ਼ੀ ਜੋ ਮਰਜ਼ੀ ਸੁਣੀ ਚਲੋ

ਫ਼ਿਲਮਾ ਦਾ ਬੜਾ ਹੁੰਦਾ ਸੀਗਾ ਥੋਨੂੰ ਮੈਂ ਦੱਸਦੀ ਹਾਂ ਸਾਨੂੰ ਬੜਾ ਚਾਅ ਹੁੰਦਾ ਸੀਗਾ ਜਦੋਂ TV ਸੀ VCR ਲਿਆਉਂਦਾ ਹਨਾ ਤੇ ਫ਼ੇਰ ਹਮ ਆਪਕੇ ਹੇ ਕੋਣ movie ਵੀ ਪੂਰੀ ਉਹ ਲਿਆਉਂਦੀ ਕੇਸ੍ਟ VCR ਦੀ

ਹੁਣ ਵੀ ਸ਼ਾਇਦ ਕਿਤੇ ਪਈ ਹੋਊਗੀ ਜੇ ਹੋਈ ਤਾਂ ਤੇ ਦੇਖਲੋ ਉਸ time ਇੰਨੀ ਜਿਆਦਾ famous ਸੀ ਹਮ ਆਪਕੇ ਹੈਂ ਕੋਣ ਹੁਣ ਵੀ ਆ ਦੇਖੋ ਹੁਣ ਵੀ ਦੇਖਣ ਲੱਗ ਜੋ ਹਾਂ ਮਗਰ ਇੰਨਾ ਮਜ਼ਾ ਆਉਂਦਾ ਖੁਦ ਥੋਨੂੰ ਮੈਂ ਆਪਣਾ experience ਦੱਸਦੀ ਹਾਂ ਮੈਂ ਖੁਦ ਜਦੋਂ ਘਰੇ ਕੱਲੀ ਹੁੰਦੀ ਹਾਂ ਮੈਂ kitchen ਚ ਕੰਮ ਕਰਦੀ ਹੁੰਦੀ ਹਾਂ ਮੈਂ ਆਪਣੇ phone ਤੇ ਹਮ ਆਪਕੇ ਹੈਂ ਕੋਣ ਦੇ song ਲਗਾ ਕੇ ਆਰਾਮ ਨਾਲ ਕਿਉਂਕਿ ਇਹ song ਨਾ ਸਦਾ ਬਹਾਰ ਨੇ ਹਾਂਜੀ ਹਾਂਜੀ relax ਮਿਲਦਾ ਬੰਦੇ ਨੂੰ

ਇਹਨਾ ਚ ਦੇਖੋ ਇੱਕ words ਹਨਾ ਆਪਾਂ ਨੂੰ music ਸੁਣਦਾ properly

ਜਾਂ ਹੋ ਰਿਹਾ ਜਾਂ ਹੈ ਮਤਲਬ ਇੰਨੇ ਵਧੀਆ songs ਨੇ ਹਮ ਆਪਕੇ ਹੈਂ ਕੋਣ ਦੇ ਹਮ ਆਪਕੇ ਹੈਂ ਕੋਣ ਸਿਰਫ ਤੁਮ movie ਹੋਗੀ ਹਮ ਆਪਕੇ ਹੈਂ ਕੋਣ ਹੋਗੀ ਹਨਾ ਆਸ਼ਕੀ ਪਹਿਲੀ

ਅੱਛੇ song ਸੀ ਇਹਨਾ ਦੇ ਇਹ ਜਿੰਦਾਂ ਨੇ ਕਿਉਂ ਕਿਉਂਕਿ ਇਹਨਾ ਨੂੰ ਪਿਆਰ ਬਹੁਤ ਮਿਲਿਆ ਇਹ ਹੁਣ ਤੱਕ ਵੀ ਹਰ ਇੱਕ ਦੇ

ਜਹਿਣ ਚ ਹੈਗੀ ਵੀ ਆ ਚੀਜ਼ ਅਸੀਂ ਉਹੀ ਸੁਣਨਾ ਪਸੰਦ ਕਰਦੇ ਹਾਂ ਅੱਜ ਵੀ ਉਹ ਚੀਜ਼ਾਂ ਨੂੰ ਬਾਕੀ ਦੀ taste ਤੇ depend ਹੁੰਦਾ ਆਪਣੇ ਆਪਣੇ ਤੇ ਹਾਂ ਕਈਆਂ ਨੂੰ ਹੁੰਦਾ ਖੜਕਾ ਦੜਕਾ

ਵਿੱਚੋਂ ਬੱਸ ਹਲਕਾ ਜਾ music ਚੱਲਦਾ ਹੋਵੇ ਅਸੀਂ ਕੰਮ ਕਰੀ ਜਾਵੇ ਬਾਸ

ਹਾਂਜੀ ਹੁਣ ਆਹ ਬੱਚੇ ਹੁਣ phone ਦੇ ਵਿੱਚ ਨਾ youtube ਤੇ ਪੁਰਾਣੇ songs ਦੀ reels ਬਣੀ ਹੁੰਦੀਆਂ ਨੇ

ਸਭ ਤੋਂ best ਹਨਾ actress ਆ

ਬਹੁਤ ਜਿਆਦਾ ਵਧੀਆ ਸਾਰੀ ਫਿਲਮ ਦੀ ਜਾਣ ਹੀ ਇਹੀ ਨੇ ਹੁਣ ਕਿਉਂਕਿ end ਚ ਦੇਖੋ ਕੇ ਕਿੱਦਾਂ ਮਾਧੁਰੀ ਦਿਕਸ਼ਿਤ ਨੇ ਆਪਣੀ family sacrifice ਕਰਤੀ ਆ ਹਾਂ ਉਹਨੇ ਸਾਰਾ ਕੁੱਛ ਭੁੱਲ ਕੇ ਉਹਨੇ ਆਪਣੀ ਭੈਣ ਲਈ ਸਾਰਾ sacrifice ਕੀਤਾ ਕੀ ਭਾਣਜੇ ਨੂੰ ਮੈਂ ਆਪਣਾ ਪਿਆਰ ਦੇ ਸਕਾਂ ਸਭ ਤੋਂ ਜਿਆਦਾ goodwill ਓਹੀ ਆਉਂਦੀ ਹੈ ਵੀ ਜਿਸ ਉਹਦੇ husband ਨੇ ਅਮ ਉਹਨੂੰ ਸਮਝਿਆ ਉਹਦੇ husband ਨੇ ਆਪਣੀ ਸਾਲੀ ਨੂੰ ਸਮਝਿਆ ਵੀ ਹਾਂ ਵੀ ਤੂੰ ਮਾਂ ਨੀ ਮਾਂ ਨੀ ਬਣ ਸਕਦੀ ਤਾਂ ਮਾਸੀ ਬਣ ਕੇ ਤਾਂ ਪਿਆਰ ਦੇ ਹੀ ਸਕਦੀ ਹਾਂ

ਉਹ ਕਹਿੰਦਾ ਵੀ ਮੇਰੀ life ਮੈਂ ਉਹਦੀ ਤੇ life ਖਰਾਬ ਕਰਾਂ ਹਾਂ ਵੀ ਮੇਰੇ ਮੇਰੀ ਸਾਲੀ ਲੱਗਦੀ ਆ ਚਲੋ ਇਹ ਵੀ ਬਹੁਤ ਵਧੀਆ ਬਹੁਤ ਵਧੀਆ ਸੀਗੀ ਸਲਮਾਨ ਖਾਨ ਉਹਤੋਂ ਜਿਆਦਾ ਵਧੀਆ ਉਹਨੇ seen ਦਿੱਤੇ

ਸਲਮਾਨ ਖਾਨ ਨੇ best seen ਦਿੱਤੇ ਨੇ ਉਹਦੇ ਵਿੱਚ ਹਮ ਸਾਰਿਆਂ ਦੇ ਵਧੀਆ ਹੁਣ ਸੱਚ ਦੇਖਲੋ ਹਰ ਇੱਕ ਦਾ role ਵਧੀਆ ਹਾਂਜੀ ਹਮ ਸਾਥ ਸਾਥ ਤਿੰਨ ਭਾਈ ਜਿਹਦੇ ਵਿੱਚ ਇੱਕ ਅਹ ਉਹਨਾ ਦਾ ਸੋਤੇਲਾ ਹੁੰਦਾ

ਇਹੀ ਇੱਕ ਭੈਣ ਕੱਠੇ ਹੁੰਦੇ ਆ ਮਗਰ ਉਹਨੇ

ਹਾਂ ਉਹਦੇ ਵਿੱਚ ਇਹ show ਹੀ ਨੀ ਹੁੰਦਾ ਵੀ ਹਾਂ ਇਹ ਵੀ ਚਾਰੋਂ ਭੈਣ ਭਾਈ ਨਹੀਂ ਹੈਗੇ ਨਹੀਂ ਜਿਵੇਂ ਉਹ reality ਆ ਦਿਖਾਈ ਹੋਈ ਵੀ ਕਿਸੇ ਨਾ ਕਿਸੇ ਦੇ ਉਹ ਚ ਹੁੰਦਾ ਉਹ ਕੁੱਝ friends ਉਹ ਕਰ ਦਿੰਦੀਆਂ ਉਹ ਤੇ ਸੋਤੇਲਾ ਜੋ ਵੀ ਆ

ਫ਼ੇਰ mother ਦੇ ਦਿਲ ਵਿੱਚ ਵੀ ਇੱਕ ਵਾਰ ਆ ਹੀ ਜਾਂਦਾ ਵੀ ਹਾਂਜੀ ਇਹ ਏਵੇਂ ਆ ਏਵੇਂ ਆ

ਨਹੀਂ ਹੈਗਾ ਵੀ ਮੇਰੇ ਬੱਚਿਆਂ ਦਾ ਹੱਕ ਹੋਜੂਗਾ ਵੀ ਮੇਰੇ ਬੱਚੇ ਨੂੰ ਏਵੇਂ ਹੋਣਾ ਚਾਹੀਦਾ ਮਗਰ ਫ਼ੇਰ ਜਦੋਂ ਉਹ realize ਹੁੰਦਾ ਉਹ ਆਪੇ ਮਾਂ ਉਹਨਾ ਨੂੰ ਸਾਂਭਦੀ ਹੈ ਦੇਖਦੀ ਹੈ ਕਰਦੀ ਹੈ ਫ਼ੇਰ ਉਹਨੂੰ ਆਪੇ ਆਪ ਲੈ ਜਾਂਦੀ ਹੈ

ਫ਼ਿਲਮਾ ਨੂੰ ਦੇਖਲੋ UP side ਹਲੇ ਵੀ ਕਹਿੰਦੇ ਚੱਲਦੀਆਂ ਤੇ ਹਲੇ ਵੀ show ਫੁੱਲ ਹੁੰਦਾ ਇਹਨਾ ਦਾ ਬਿਲਕੁਲ ਚਲਦੀਆਂ ਨੇ ਇਹ

ਹਮ ਅਸਲ ਚ ਨਾ ਇਹ ਫ਼ੇਰ ਮੈਂ ਉਹੀ ਕਹਿ ਰਹੀ ਹਾਂ ਵੀ ਇਹ ਫ਼ਿਲਮਾ ਕਦੇ ਵੀ ਮਰੀਆਂ ਨੀ ਖਤਮ ਨੀ ਹੋਈਆਂ

ਜਿੰਦਾਂ ਨੇ ਅਗਰ ਆਪਾਂ ਆਪਣੇ parents ਨੂੰ ਹੁਣ ਲਾਕੇ ਦੇਦੋ song ਉਹ ਕਿੰਨੇ ਧਿਆਨ ਨਾਲ ਸੁਣਨਗੇ ਹੈਂ

ਅੱਜਕਲ ਦੇ ਲਾਕੇ ਦੇਦੋ ਕਦੇ ਨੀ ਸੁਣਨਗੇ

ਹਾਂ ਅੱਜਕਲ ਦੇ ਲਾਦੋ ਨਹੀਂ ਨਹੀਂ ਸੁਣਨਗੇ ਜੇ ਇਹ ਪੁਰਾਣੀਆਂ ਫ਼ਿਲਮਾ ਦੇ song ਲਾਦੋ ਜਾਂ movies ਲਾਦੋ ਪੂਰਾ ਪਰਿਵਾਰ ਬਹਿ ਕੇ ਦੇਖੁਗਾ

eighties ਦੀ ਲਈਏ nineties ਦੀ ਲਾਲੀਏ ਕਿਉਂਕਿ ਇਹ ਸਾਰੇ ਦੇਖਦੇ ਨੇ ਆਪਣੇ parents

ਖੁਸ਼ੀ ਨਾਲ ਦੇਖਦੇ ਹਾਂ ਵੀ ਸਾਡੇ ਹਾਂ ਏਵੇਂ ਲੱਗਦਾ ਉਹਨਾ ਨੂੰ ਅਸੀਂ ਆਪ ਉੱਥੇ ਪਹੁੰਚ ਚੁੱਕੇ ਹਾਂ

ਇਹੀ parents ਨੂੰ ਮੈਂ ਕਹਿਣੀ ਹਾਂ ਏਵੇਂ ਦਾ ਮੋਕਾ ਤਾਂ ਦੇਣਾ ਚਾਹੀਦਾ ਹਨਾ ਵੀ ਜਦੋਂ ਆਵੇ ਤਾਂ ਜ਼ੁਰੁਰ ਆਪਾਂ ਮੋਕੇ ਤੇ

ਆਪਾਂ ਸਾਰੇ ਪਰਿਵਾਰ ਨਾਲ ਬਹਿ ਕੇ ਦੇਖੀਏ ਉਹਨਾ ਨੂੰ ਯਾਦ ਕਰੋ ਉਹਨਾ ਨੂੰ free ਕਰੋ ਉਹਨਾ ਨੂੰ ਵੀ relax ਕਰਨ ਦਾ ਇੱਕ ਮੋਕਾ ਦਿਓ

time ਵਧੀਆ ਜਿਹੜਾ ਉਹਨਾ ਨੇ ਆਪਣਾ ਕਰ ਸ਼ੁਕ੍ਕੇ ਆ ਵਧੀਆ ਕਰ ਲੈਣ ਹਾਂਜੀ ਹਾਂ ਇਹੀ ਗੱਲ ਹੈ ਵਧੀਆ ਵੈਸੇ ਹਾਂ ਫ਼ਿਲਮਾ ਹੈ ਤਾਂ ਵੈਸੇ ਤਾਂ ਬੰਦਾ ਵਧੀਆ ਰਹੀ ਜਾਂਦਾ

ਜੇ ਕੋਈ tension ਹੀ ਉਹ ਵੀ ਬੰਦਾ ਕਿਤੇ ਭੁੱਲ ਜਾਂਦਾ

ਬੰਦਾ ਆਪਣਾ time ਯਾਦ ਕਰਦਾ ਵੀ ਇੱਦਾਂ ਅਸੀਂ ਛੋਟੇ ਹੁੰਦੇ ਸੀ ਏਂ ਕਰਕੇ ਅਸੀਂ ਆਹ ਦੇਖਦੇ ਸੀ

ਚਾਅ ਵੀ ਨੀ ਲੋਕਾਂ ਚ ਵੀ ਹਾਂ ਅਸੀਂ theater ਚ ਜਾਣਾ movie ਦੇਖਣ ਜਾਣੀ ਆ ਆਹ movie ਦੇਖਣ ਜਾਣਾ ਅੱਜਕਲ ਥੋਨੂੰ ਪਤਾ ਤਾਂ ਹੈ ਸਾਰਾ ਕੁੱਝ phone ਤੇ ਹੀ ਆਈ ਜਾ ਰਿਹਾ theater ਜਾ ਕੇ ਕੀ ਕਰਨਾ

ਉੱਧਰ ਮਤਲਬ comedy ਚੱਲਦੀ ਹੈ ਵਧੀਆ ਉੱਧਰ ਵੀ ਬੰਦਾ ਚਲੋ ਹੱਸ ਲੈਂਦਾ ਕੁੱਛ ਦੇਖ ਲੈਂਦਾ ਉਹਨੂੰ ਵੀ

ਪਰ ਹਿੰਦੀ movie ਲਈ ਮੈਨੂੰ ਕੁੱਛ ਨੀ ਪਤਾ ਉਹਦਾ ਵੀ ਕੀ ਹੁੰਦਾ ਕੀ ਨਹੀਂ ਕੀ ਆਉਂਦਾ ਕੀ ਨਹੀਂ ਆਉਂਦਾ ਅਸੀਂ ਨੀ ਦੇਖੀ ਹਿੰਦੀ movies ਹੁਣ marriage ਤੋਂ ਬਾਅਦ ਕਿਉਂ ਕਿਉਂਕਿ ਆਪਣੇ ਜਾਂ ਪੰਜਾਬੀ ਚੱਲਣਗੀਆਂ ਜਾਂ ਫ਼ੇਰ ਕਿਆ ਕਹਿਨੇ ਹਾਂ ਇੱਧਰ south ਵਾਲੀਆਂ ਚੱਲੀ ਜਾਣਗੀਆਂ south movies ਵੀ ਚਲੋ ਉਹ ਚ ਵਧੀਆ ਉਹ ਵੀ ਬੰਦਾ ਦੇਖ ਲੈਂਦਾ

ਮਗਰ ਉਹ ਕਿਸੇ ਉਹੀ ਬਾਰ ਬਾਰ ਹੁਣ ਆਪਾਂ ਉਹਨਾ ਨੂੰ ਵੀ ਦੇਖ ਕੇ bore ਹੋ ਜਾਂਦੇ ਹਾਂ ਮਤਲਬ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਉਹ ਫਿਲਮਾ ਕਦੇ ਵੀ ਉਹ ਜਦ ਮਰਜ਼ੀ ਦੇਖਲੋ ਉਹਨਾ ਨੂੰ ਕਦੇ ਵੀ ਆਪਾਂ ਉਹ ਨੀ ਕਰ ਸਕਦੇ ਹੈਗੇ ਨਹੀਂ ਨਹੀਂ ਉਹ ਤਾਂ ਬੱਸ ਬੰਦਾ ਕਹਿ ਦਿੰਦਾ ਵੀ ਜੇ ਕੁੱਛ ਦੇਖਣਾ ਤਾਂ ਆਹ ਦੇਖ ਲੈਂਦੇ ਹਾਂ ਕੁੱਛ ਆ ਰਹੀਆਂ ਫ਼ਿਲਮਾ ਵਿਵਾਹ ਫਿਲਮ ਦੇਖਲੋ

ਉਹ ਇੱਕ ਸੀਖ ਦਿੱਤੀ ਗਈ ਆ ਉਹਦੇ ਵਿੱਚ

ਉਹੀ ਆ ਵੀ ਉਹਨਾ ਨੇ beauty ਨੂੰ ਨੀ ਦੇਖਿਆ ਉਹਨੇ ਉਹਦੇ ਅੰਦਰ ਦੇਖ ਵੀ ਨਹੀਂ ਹਾਂ ਇਹ ਵਧੀਆ

ਮਤਲਬ ਠੀਕ ਹੈ ਏਵੇਂ ਦੀ ਚੀਜ਼ਾਂ ਚਾਹੀਦੀਆਂ ਨੇ life ਦੇ ਵਿੱਚ but ਇਹ ਫ਼ਿਲਮਾ ਚ ਕਿਹਾ ਜਾਂਦਾ ਵੀ ਵਧੀਆ ਲੱਗਦੇ ਨੇ real life ਦੇ ਵਿੱਚ ਕੋਈ ਓ ਏਵੇਂ ਦਾ person ਹੁੰਦਾ ਹਮ but ਅੱਜਕਲ ਦੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਨੀਆਂ ਜਰੂਰੀ ਹੋ ਚੁੱਕੀਆਂ ਕਿਉਂਕਿ ਉਹ ਬੱਚੇ ਇੱਕ ਤੋਂ ਦੂਸਰੇ ਦੀ ਗੱਲ ਵੀ ਨੀ ਸੁਣਨਾ ਪਸੰਦ ਕਰਦੇ

ਅੱਜਕਲ ਦੇ ਕੁੜੀਆਂ ਕੀ ਮੁੰਡੇ ਕੀ ਅਗਲਾ ਕਹਿੰਦਾ ਸਾਡਾ ਵਿਆਹ ਹੋਗਿਆ ਸਾਡੇ ਪਤਾ ਨੀ ਅਸੀਂ ਕੀ ਬਣ ਗਏ ਹਾਂ ਆਪਾਂ ਛੋਟੇ ਛੋਟੇ ਬੱਚੇ ਲਾਲੋ ਕਹਿ ਦਿੰਨੇ ਆ ਜੀ ਏਵੇਂ ਨੀ ਮੈਂ ਉਸਕੋ ਨਹੀਂ ਦੇਣਾ ਮੈਨੇ ਨੀ ਦੇਣਾ

ਉਹ ਤਾਂ ਕਹਿਣਗੇ ਸਾਨੂੰ ਅਲੱਗ ਦਿਓ ਇਹਨੂੰ ਅਲੱਗ ਦਿਓ ਹਮ ਆਪਾਂ ਜਦ ਆਪਾਂ ਰਹੇ ਹਾਂ ਆਪਾਂ ਛੋਟੇ ਆਪਾਂ ਕਿਵੇਂ ਹੁੰਦਾ ਸੀ ਕੇ ਨਹੀਂ ਜੀ ਸਭ ਨੂੰ ਮਿਲਣਾ ਚਾਹੀਦਾ

ਵੀ ਸਾਰੇ ਇੱਕਠੇ ਮਿਲ ਕੇ ਖਾਵਾਂਗੇ ਵੀ ਅੱਜ ਇਹ ਚੀਜ਼ ਮਿਲਣੀ ਹੈ ਆਪਾਂ ਨੂੰ

ਅਗਰ ਕਹਿਏ pencil ਜਦ ਕੇ ਛੋਟੇ ਨੂੰ ਲੋੜ ਵੀ ਨਾ ਹੋਵੇ ਬੜੇ ਨੂੰ ਲੋੜ ਹੈ ਉਹਨੇ ਦਬ ਲੈਣੀ ਹੈ ਚਾਹੇ ਹੀ ਕਰਨੀ ਖਰਾਬ ਹੀ ਕਰਨੀ ਹੈ

ਹਾਂਜੀ ਕਿਵੇਂ ਹੋ? ਵਧੀਆ ਜੀ ਤੁਸੀਂ ਦੱਸੋ? ਵਧੀਆ. ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ.

ਹਾਂਜੀ. ਮੈਂ stitching ਦਾ course ਕਰ ਰਹੀ ਹਾਂ. ਅੱਛਾ ਮਤਲਬ ਕਿੱਥੇ ਕਰਵਾਉਂਦੇ ਨੇ? ਇਹ ਨਾ ਅਪਨੇ ਓੱਥੇ ਕਰਵਾ ਰਹੇ ਨੇ. ਵੈਸੇ ਬਹੁਤ course ਨੇ ਓਥੇ ਹੋਰ ਵੀ. ਹੋਰ ਕਿਹੜੇ-ਕਿਹੜੇ courses ਨੇ? ਅਅ ਹੋ ਗਈ, ਮਸ਼ੀਨੀ ਕਢਾਈ, ਤੇ ਹੱਥ ਦੀ ਕਢਾਈ ਵੀ ਹੈ ਤੇ ਆਪਣੇ computer course ਵੀ ਹੈ. ਤੁਸੀਂ ਜਿਹੜਾ ਕਰਨਾ ਹੋਏ ਕਰ ਸਕਦੇ ਹੋ . ਤੇ ਜੇ ਮਤਲਬ beauty ਦਾ ਤੇ stitching ਕਾ ਇਕੱਠਾ ਰਖਣਾ ਹੋਵੇ. ਰੱਖ ਸਕਦੇ ਹਾਂ? ਹਾਂਜੀ. ਤੇ ਇੱਕ ਸਵੇਰ ਦਾ batch ਹੁੰਦਾ ਹੈ ਤੇ ਇੱਕ ਸ਼ਾਮ ਦਾ ਹੁੰਦਾ ਹੈ. ਜੇ ਤੁਸੀਂ ਸਵੇਰ stitching ਦਾ ਕਰਨਾ ਤੇ ਸ਼ਾਮ ਨੂੰ ਤਸੀਂ beauty ਦਾ ਕਰ ਸਕਦੇ ਹੋ. ਤੇ timing ਕਿ ਹੈ ਫਿਰ courses ਦੀ? ਸਵੇਰ ਦੇ batch ਦੀ ਤਾਂ ਅਪਨਾ ਸਾਡੇ ਨੂੰ ਤੋਂ ਸਵੇਰੇ ਡੇਢ ਵਜੇ ਤੱਕ ਹੈ ਔਰ ਦੋਪਿਹਾਰ ਨੂੰ ਜਿਹੜਾ ਤੁਸੀਂ ਕਰਨਾ ਹੈ ਓਹ ਦੋ ਵਜੇ ਤੋ ਚਾਰ ਵਜੇ ਤੱਕ ਹੈ. ਤੇ ਮਤਲਬ lunch ਵਗੈਰਾ ਅਪਣਾ ਲੈ ਕੇ ਆਉਣਾ ਹੈ ਜਾਂ ਓਥੋਂ ਮਿਲਦਾ?

ਹਾਂਜੀ ਸਭ ਕੁਝ, ਵੈਸੇ ਤਾਂ ਅਪਣਾ file ਵਗੈਰਾ ਸਾਰੀ ਬਣਵਾਉਂਦੇ ਨੇ. ਸਭ ਕੁਝ ਸਿਖਾ ਕੇ ਤੇ.

ਹਾਂਜੀ. ਹਾਂਜੀ. ਪਹਿਲਾਂ sample ਵਗੈਰਾ ਸਿਖਾਉਂਦੇ ਨੇ ਸ਼ੁਰੂ ਤੋਂ ਸਭ ਕੁਝ ਸਿਖਾਉਣਗੇ ਫਿਰ ਅਅ ਆਪਣਾ ਜੋ ਸਿਖਣਾ ਹੋਵੇ ਤੁਸੀਂ ਓਹ ਸਿਖ ਸਕਦੇ ਹੋ. ਤੇ free ਹੈ ਕਿ fees ਲਗਦੀ ਹੈ? ਇਹ free ਹੈ. ਸਾਰਾ free ਸਿਖਾਉਂਦੇ ਨੇ.

ਤੇ buses 'ਚ ਆਉਂਦੀਆਂ ਨੇ, auto 'ਚ ਆਉਂਦੀਆਂ ਨੇ ਬਸ ਅਪਣਾ ਮਤਲਬ ਕਰਾਇਆ ਅਪਣਾ ਹੁੰਦਾ ਹੈ. ਬਾਕੀ ਤਾਂ ਸਭ free ਹੈ. ਅੱਛਾ ਜੀ. ਸਾਰੇ ਅਲੱਗ-ਅਲੱਗ course ਕਰਵਾਉਂਦੇ ਨੇ ਹੈ ਨਾ? ਹਾਂਜੀ. ਅਲੱਗ-ਅਲੱਗ ਤਰ੍ਹਾਂ ਦੇ. ਅੱਛਾ ਤੇ ਜੇ ਮੈਂ admission ਕਰਵਾਉਣੀ ਹੋਵੇ ਫਿਰ document ਕਿਹੜੇ-ਕਿਹੜੇ ਲੱਗਣਗੇ? admission ਲਈ ਤਾਂ ਆਪਣਾ ਜੇ ਤੁਹਾਡਾ ਰਾਸ਼ਨ card ਬਣਿਆ ਹੈ ਤੇ ਉਸਦੀ photoshoot ਲਗਦੀ ਹੈ. ਬਾਕੀ sign ਹੁੰਦੇ ਨੇ.

ਫਿਰ ਓਹੋ, ਇੱਕ ਹੋਰ ਓਹੋ certificate ਹੁੰਦਾ ਹੈ, low income ਵਗੈਰਾ ਦਾ income certificate, ਓਹ ਲਗਾਉਣਾ ਪੈਂਦਾ ਹੈ.